ਇੱਕ ਜਿਹੜੀ ਟੀਚਰ ਆ ਉਹ ਚੇਅਰ ਤੇ ਬੈਠੀ ਆ ਉਹ ਇੱਕ ਲੜਕੀ ਨੂੰ ਜਿਹੜਾ ਆ ਪ੍ਰਾਈਜ ਦਿੰਦੀ ਪਈ ਆ।

ਲੈਫਟ ਅਤੇ ਰਾਈਟ ਦੋਨਾਂ ਸਾਇਡਾਂ ਤੇ ਚੈਅਰਸ ਲਗਿਆ ਆਂ।

ਇਹਦਾ ਕਲਰ ਹੈਗਾ ਆ ਬਾਹਰੋਂ ਕ੍ਰੀਮ ਕਲਰ ਆ ਦੋ ਸ਼ਟਰ ਲੱਗੇ ਆ।

ਇਹ ਇੱਕ ਜਿਮ ਆ ਤੇ ਇਹਦੇ ਕੰਧਾਂ ਦਾ ਕਲਰ ਹੈਗਾ ਆ ਵਾਈਟ ।

ਇੱਕ ਪੰਡਿਤ ਜੀ ਆ ਉਹਨਾਂ ਨੇ ਵਾਈਟ ਕਲਰ ਦੇ ਕੱਪੜੇ ਪਾਏ ਆ।

ਕੁਛ ਲੋਕ ਜਿਹੜੇ ਆ ਤੁਰੇ ਜਾਂਦੇ ਆ ਪਟੜੀ ਦੇ ਲਾਗੇ ਦੋ ਜਣੇ ਬੈਕ ਸਾਈਡ ਤੇ ਕਾਫੀ ਸਾਰੇ ਘਰ ਆ ਦਰਖਤ ਆ।

ਉਪਰ ਇੱਕ ਪੁਲ ਬਣਿਆ ਇਆ ਨੀਚੇ ਚਾਰ ਥੰਮ ਬਣੇ ਆ ਪੁਲ ਦੇ ਨੀਚੇ।

ਸ਼ੈਲਫ਼ ਬਣੀ ਆ ਉਹਨਾਂ ਦੇ ਵਿੱਚ ਕਾਫੀ ਸਾਰੇ ਕੱਪੜੇ ਪਏ ਆ।

ਰੈਡ ਕਲਰ ਦੇ ਸਰੀਏ ਲੱਗੇ ਹੋਏ ਆ ਸਾਰੇ ਅਟੈਚ ਕੀਤੇ ਆ।

ਉਪਰ ਜਿਹੜਾ ਮੂਰਤੀ ਬਣਾਈ ਗਈ ਆ ਗਣੇਸ਼ ਭਗਵਾਨ ਜੀ ਦੀ।

ਪਿੱਛੇ ਗੋਲਡ ਕਲਰ ਦੀ ਕੰਧ ਵਾ ਉਹਦੇ ਨਾਲ ਜਿਹੜਾ ਇਹਦਾ ਆਰਕੀਟੈਕਚਰ ਆ ਉਹ ਅਥੈਸਟਿਕ ਆ।

ਰੈੱਡ ਕਲਰ ਦਾ ਕਾਰਪੇਟ ਵਿੱਛਿਆ ਆ ਨੀਚੇ ਸਟੇਜ ਤੇ ਇੱਕ ਚੇਅਰ ਪਈ ਆ ਵ੍ਹਾਈਟ ।

ਸ਼ੈਲਫ਼ਸ ਦੇ ਵਿੱਚ ਸਮਾਨ ਪਿਆ ਹੋਇਆ ਹੈ ਜਿਹਦਾ ਕੇ ਪੈਕੇਟਸ ਪੱਤੀ ਦੇ।

ਏ ਜਿਹੜਾ ਆ ਇੱਕ ਡੀਜੇ ਸਿਸਟਮ ਆ ਇਹਦਾ ਨਾਮ ਹੈਗਾ ਹੈ ਸੰਸਸਰ ਡੀਜੇਲਿੰਗ ।

ਇਧਰ ਲਾਈਟਸ ਦਾ ਕਲਰ ਬਲੂ ਤੇ ਪਿੰਕ ਬਲੈਕ ਵਾ ਲਾਈਟਸ ਜੇੜੀਆ ਓਹ ਕੁਝ ਸਟੇਜ ਤੇ ਵੀ ਲੱਗੀਆਂ ਕੁਛ ਉੱਪਰ ਲੱਗੀਆਂ ਆ।

ਕੁਛ ਜਿਹੜੀਆਂ ਬੁੱਕਸ ਐ ਉਹ ਸ਼ੈਲਫ਼ਸ ਦੇ ਵਿੱਚ ਪਾਈਆਂ ਏ ਆ ਕੁਛ ਨੀਚੇ ਜਮੀਨ ਤੇ ਪਈਆਂ ਏ ਆ।